ਪੈਲੇਸ ਵਿੱਚ ਬਹੁਤ ਸਾਰੇ ਟੇਬਲ ਤੇ ਕੁਰਸੀਆਂ ਨਜ਼ਰ ਆ ਰਹੇ ਹਨ ਤੇ ਇੱਕ ਪੱਖਾ ਵੀ ਲੱਗਿਆ ਹੋਇਆ ਦਿੱਸ ਰਿਹਾ ਹੈ ਸਾਹਮਣੇ ਸਟੇਜ ਨੂੰ--

ਯੈਲੋ ਕਲਰ ਨਾਲ ਡੈਕੋਰੇਟ ਕੀਤਾ ਹੋਇਆ ਹੈ ਤੇ ਸਾਹਮਣੇ ਕੁਰਸੀ ਵੀ ਨਜ਼ਰ ਆ ਰਹੀ ਹੈ।

ਤੇ ਇਸ ਬਾਹਰ ਖਿੜਕੀ ਤੋਂ ਪੇੜ ਪੌਦੇ ਵੀ ਨਜ਼ਰ ਆ ਰਹੇ ਹਨ ਤੇ ਆਸਮਾਨ ਵੀ ਦਿਖਾਈ ਦੇ ਰਿਹਾ ਹੈ।

ਤੇ ਬਾਹਰ ਬਹੁਤ ਸਾਰੇ ਲੋਕ ਬਾਈਕਾਂ ਤੇ ਸਕੂਟੀਆਂ ਨਜ਼ਰ ਆ ਰਹੇ ਹਨ ਤੇ ਇੱਥੇ ਪੇੜ ਪੌਧੇ ਵੀ ਨਜ਼ਰ ਆ --

ਗ੍ਰੰਥ ਸਾਹਿਬ ਰੱਖੇ ਹੋਏ ਹਨ ਤੇ ਇੱਕ ਆਦਮੀ ਵੀ ਬੈਠਾ ਹੋਇਆ ਹੈ ਤੇ ਨੀਚੇ ਬੋਹਤ ਸਾਰੇ ਲੋਗ--

ਕਾਰ ਦਿਖਾਈ ਦੇ ਰਹੀ ਹੈ ਇੱਥੇ ਮਸ਼ੀਨਾਂ ਵੀ ਪਈਆਂ ਹੋਈਆਂ ਦਿੱਸ ਰਹੀਆਂ ਪਈਆਂ ਹਨ।

ਤੇ ਲਾਗੇ ਬਹੁਤ ਸਾਰੇ ਮਿੱਟੀ ਵੀ ਪਈ ਹੋਈ ਹੈ ਲਾਗੇ ਬਹੁਤ ਸਾਰੇ ਲੋਕ ਵੀ ਖੜੇ ਹਨ।

ਲਾਈਟਾਂ ਵੀ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਸਾਈਡ ਤੇ ਸੀੜੀ ਵੀ ਹੈ।

ਸਾਹਮਣੇ ਇੱਕ ਗਰਾਊਂਡ ਨਜ਼ਰ ਆ ਰਿਹਾ ਹੈ ਉੱਥੇ ਨੈੱਟ ਵੀ ਲੱਗਾ ਹੋਇਆ ਹੈ ਤੇ ਏੱਥੇ ਲੋੱਕੀ--

ਬੈਡਮਿੰਟਨ ਖੇਲ ਰਹੇ ਹਨ ਸਾਹਮਣੇ ਬਹੁਤ ਸਾਰੇ ਪੇੜ ਪੌਧੇ ਵੀ ਨਜ਼ਰ ਆ ਰਹੇ ਹਨ ਤੇ ਸਾਹਮਣੇ--

ਤੇ ਲੱਗੇ ਇੱਕ ਦੁਕਾਨ ਨਜ਼ਰ ਆ ਰਹੀ ਹੈ ਇਹ ਕਪੜਿਆਂ ਦੀ ਦੁਕਾਨ ਹੈ ਇੱਥੇ ਡੰਮੀਜ਼ ਨੂੰ ਲਹਿੰਗੇ ਵੀ ਪਹਿਨਾਏ ਹੋਏ ਹਨ।

ਇੱਸ ਵਿੱਚ ਲੜਕੀਆਂ ਡਾਂਸ ਕਰ ਦਿਆਂ ਹੋਈਆਂ ਦਿਖਾਈ ਦੇ ਰਾਹੀਆਂ ਹਨ।